ਹਾਂਜੀ ਤੁਹਾਨੂੰ ਪਤਾ ਐ ਇਹ ਤਿਉਹਾਰ ਸਾਂਝਾ ਤਿਉਹਾਰ ਹੈ ਐ ਤਿਉਹਾਰ ਹਿੰਦੂਆਂ ਦਾ ਤਿਉਹਾਰ ਵੀ ਹੈ ਅਤੇ ਸਿੱਖਾਂ ਦਾ ਤਿਉਹਾਰ ਵੀ ਹੈ।

ਸਿੱਖਾਂ ਦੇ ਜਿਹੜੇ ਗੁਰੂ ਹੋਏ ਐ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ। ਤੁਹਾਨੂੰ ਪਤਾ ਹੋਣਾ ਉਨ੍ਹਾਂ ਬਾਰੇ ਹਾਂਜੀ ਹਾਂਜੀ ਹਾਂਜੀ। ਦੀਵਾਲੀ ਵਾਲੇ ਦਿਨ ਉਹ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿੱਚੋਂ ਆਜ਼ਾਦ ਹੋਏ ਸਨ ਇਸ ਦਿਨ ਨੂੰ ਏਸੇ ਕਰਕੇ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ ਅੱਛਾ ਜੀ ਅੱਛਾ ਅੱਛਾ ਇਹ ਮੈਨੂੰ ਤਾਂ ਰਾਮ ਚੰਦਰ ਜੀ ਬਾਰੇ ਪਤਾ ਸੀ ਚੱਲੋ ਹਰਿਗੋਬਿੰਦ ਸਿੰਘ ਜੀ ਬਾਰੇ ਵੀ ਪਤਾ ਲੱਗ ਗਿਆ ਅੱਜ, ਅੱਗੋ ਬੱਚਿਆਂ ਨੂੰ ਵੀ ਇਹ ਦੱਸਾਂਗੇ ਨਾਲ ਇਹ ਵੀ ਤੇ ਇਹ ਸਾਂਝਾ ਤਿਉਹਾਰ ਆ ਹਨਾ। ਹਾਂਜੀ-ਹਾਂਜੀ ਸਾਂਝਾ ਤਿਉਹਾਰ ਐ ਜੀ ਇਹ ਐ ਸਿਖਾਉਂਦਾ ਕਿ ਜਿਹੜੇ ਹਿੰਦੂ ਅਹ ਹਿੰਦੂ ਅਤੇ ਸਿੱਖ ਐ ਭਰਾ-ਭਰਾ ਜੀ। ਹਾਂਜੀ-ਹਾਂਜੀ। ਅੱਛਾ। ਭੈਣ ਜੀ ਤੁਹਾਨੂੰ ਮੈਂ ਸ਼ਾਮ ਦਾ ਦ੍ਰਿਸ਼ ਦੱਸਦਾ ਬਾਜ਼ਾਰ ਦਾ ਦਿਵਾਲੀ ਵਾਲੇ ਦਿਨ ਜਿਹੜਾ ਦ੍ਰਿਸ਼ ਹੁੰਦਾ ਬਾਜ਼ਾਰ ਦਾ ਬਹੁਤ ਮਨਮੋਹਕ ਹੁੰਦਾ ਜੀ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦੀ। ਅੱਛਾ, ਪੂਰਾ ਬਾਜ਼ਾਰ ਭਰਿਆ ਹੁੰਦਾ ਹੈ ਰੌਣਕ ਹੀ ਰੌਣਕ ਹੁੰਦੀ ਹੈ ਹਰ ਥਾਂ ਪੂਰੇ ਸਾਰੇ ਚੌਂਕਾ ਵਿੱਚ ਸਾਰੇ ਸ਼ਹਿਰ ਦੇ ਚੌਂਕਾ ਵਿੱਚ lights ਬੜੀਆ ਲਾਈਆਂ ਹੁੰਦੀਆਂ ਹਨ। ਮਜ਼ਾ ਆ ਜਾਂਦਾ ਜੀ ਹਾਂਜੀ-ਹਾਂਜੀ ਦੱਸੋ।

ਜਿਹੜਾ ਗੁਰਦਾਸਪੁਰ ਵਿੱਚ ਅਸੀਂ ਹਨੂੰਮਾਨ ਚੌਂਕ ਨੂੰ ਬਲ ਅਹ ਬਹੁਤ ਵਧੀਆ ਸਜਾਇਆ ਸੀ ਜੀ ਹਨੂੰਮਾਨ ਚੌਂਕ ਨੂੰ ਪੂਰੀ ਅਸੀਂ lights ਤੇ ਲੜੀਆਂ ਨਾਲ ਸਜ਼ਾ ਕੇ ਅਸੀਂ ਸਾਨੂੰ ਬਹੁਤ ਮਜ਼ਾ ਆਇਆ ਸੀ ਜੀ ਦਿਵਾਲੀ ਵਾਲੇ ਦਿਨ ਅਸੀਂ ਕੀਤਾ ਸੀ ਜਦੋਂ ਅੱਛਾ-ਅੱਛਾ ਸਾਡੇ ਅੰਮ੍ਰਿਤਸਰ ਵਿੱਚ ਵੀ ਬੜੀ ਵਧੀਆ ਦਿਵਾਲੀ ਮਨਾਈ ਜਾਂਦੀ ਐ ਐਦਾ ਹੀ ਤੇ ਹਾਲ ਗੇਟ ਆਏ ਸਜ਼ਾਇਆ ਹੁੰਦਾ ਉਨ੍ਹਾਂ ਨੇ ਬਹੁਤ ਸੋਹਣਾ। ਤੇ ਸਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਛਾਈ ਹੁੰਦੀ ਐ ਐਦਾ ਹੀ

ਰੋਸ਼ਨੀ ਹੀ ਰੋਸ਼ਨੀ ਫੁੱਲਝੜੀਆਂ ਚਲਾ ਰਾਤੀ ਆਸਮਾਨ ਤਾਂ ਐਦਾ ਲੱਗਦੈ ਜਿੱਦਾ ਪਟਾਕਿਆਂ ਨਾਲ ਤੇ ਫੁੱਲਝੜੀਆਂ ਨਾਲ, ਆਤਿਸ਼ਬਾਜ਼ੀ ਨਾਲ ਜਿੱਦਾ ਐ ਚਾ ਅਹ ਚਾਂਦ ਸਿਤਾਰੇ ਥੱਲੇ ਆ ਗਏ ਹੋਣ। ਹਾਂਜੀ ਹਾਂਜੀ ਹਾਂਜੀ।

ਤੁਹਾਨੂੰ ਮੈਂ ਸ਼ਾਮ ਦੇ ਦ੍ਰਿਸ਼ ਬਾਰੇ ਦੱਸਦਾ ਐ ਜੀ

ਤੁਹਾਡੇ ਘਰ ਚ ਜਦੋਂ ਬੱਚੇ ਸੀ ਪਹਿਲਾਂ ਤਾਂ ਉਹ ਸਾਰੇ ਬਜ਼ਾਰ ਚਲੇ ਗਏ ਉੱਥੇ ਉਨ੍ਹਾਂ ਨੇ ਕੁਝ ਮਿਠਾਈ-ਮਿਠੂਈ ਖਾਧੀ ਤੇ ਮਿਠਾਈ ਲੈ ਕੇ ਆਏ ਘਰ ਨੂੰ

ਜੀ ਕੁੜੀ ਨੇ ਤੇ ਫੁੱਲਝੜੀਆਂ ਹੀ ਲਈਆਂ ਤੇ ਮੁੰਡਿਆਂ ਨੇ ਮੁਰਗਾ ਬੰਬ, ਫੁੱਲਝੜੀਆਂ, ਹਵਾਈਆਂ, ਅਨਾਰ ਬੜੇ ਪਟਾਕੇ ਲਏ ਤੇ ਫਿਰ ਰਾਤ ਤੱਕ ਚਲਾਂਦੇ ਰਹੇ ਚਲਾਂਦੇ ਰਹੇ। ਹਾਂਜੀ-ਹਾਂਜੀ, ਨਾ ਸਾਡੇ ਬੱਚਿਆਂ ਨੇ ਵੀ ਏਦਾਂ ਹੀ ਕੀਤਾ ਜੇ। ਦੀਵਾਲੀ ਦੇ ਚਾਅ ਵਿੱਚ ਪਹਿਲਾਂ ਨਵੇਂ ਕੱਪੜੇ ਸਵਾਏ ਨੇ ਸਾਰਿਆਂ ਨੇ ਹੈਂ ਕਹਿੰਦੇ ਨਵੇਂ ਕੱਪੜੇ ਪਾਣੇ ਆਂ ਐਨਾ ਚਾਅ ਉਨ੍ਹਾਂ ਨੂੰ ਦਿਵਾਲੀ ਦਾ ਤੇ ਫਿਰ ਜੀ ਕੁੜੀਆਂ ਨੇ ਤੇ ਏਨੇ ਪਟਾਕੇ-ਛਟਾਕੇ ਨਹੀਂ ਲਏ ਤੇ ਮੁੰਡਿਆਂ ਨੂੰ ਤੁਹਾਨੂੰ ਪਤਾ ਹੀ ਐ ਪਟਾਕਿਆਂ ਦਾ ਕਿੰਨਾ ਚਾਅ ਹੁੰਦੈ ਫੁੱਲਝੜੀਆਂ ਦਾ ਬੰਬ ਹਨਾ, ਹਾਂਜੀ ਤੇ ਕੁੜੀਆਂ ਨੇ ਨਵੇਂ ਕੱਪੜੇ ਸਵਾ ਲਏ ਸੂਟ ਸਵਾ ਲਏ ਬੱਸ ਏਨੇ ਵਿੱਚ ਹੋ ਜਾਂਦੈ ਉਨ੍ਹਾਂ ਨੂੰ ਖੁਸ਼ ਹੋ ਜਾਂਦੀਆਂ ਨੇ ਤੇ ਉਨ੍ਹਾਂ ਨੇ ਕੀ ਇੱਕ-ਇੱਕ ਫੁੱਲਝੜੀ ਚਲਾਣੀ ਹੁੰਦੀ ਕੁੜੀਆਂ ਨੇ ਤੇ, ਹਾਂਜੀ ਮੁੰਡਿਆਂ ਨੇ ਪਟਾਕੇ ਕੀ ਅੱਜਕਲ ਤੁਹਾਨੂੰ ਪਤਾ ਕੀ ਗਲੋਬ ਜੇ ਚੱਲੇ ਆ ਜਿਹੜੇ

ਹਾਂਜੀ, ਉਹ ਵੀ ਲਿਆਂਦੇ ਆ ਨਾਲ ਉਹ ਲਿਆਂਦੇ ਆ ਅਨਾਰ ਬੰਬ ਸਭ ਤੇ ਮੈਂ ਕਿਹਾ ਚਲੋ ਹੋਰ ਤੁਸੀਂ ਸੁਣਾਓ ਹੋਰ ਤੁਹਾਡੇ ਉਥੇ ਕਿੱਦਾਂ ਦੀਵਾਲੀ ਦਾ ਉਹ ਚੱਲ ਰਿਹਾ। ਜੀ ਬਹੁਤ ਵਧੀਆ ਚੱਲ ਰਿਹਾ ਮੈਂ ਸੁਣਿਆਂ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਵਧੀਆ ਹੁੰਦੀ ਐ ਜੀ। ਅੰਮ੍ਰਿਤਸਰ ਦੀ ਦੀਵਾਲੀ ਚ ਮੈਂ ਸੁਣਿਆ ਜਿਹੜਾ ਸ਼੍ਰੀ ਹਰਿਮੰਦਿਰ ਸਾਹਿਬ ਜੀ ਹੁੰਦੈ ਉਹਨੂੰ ਬਹੁਤ ਵਧੀਆ ਸਜਾ ਦਿੰਦੇ ਹਨ ਅਤੇ ਆਤਿਸ਼ਬਾਜ਼ੀ ਤਾਂ ਵੱਖਰੀ ਹੀ ਹੁੰਦੀ ਹੈ ਅੰਮ੍ਰਿਤਸਰ ਦੀ ਆਤਿਸ਼ਬਾਜ਼ੀ ਆਸ਼ੀ ਅਹ ਆਤਿਸ਼ਬਾਜ਼ੀ ਤੋਂ ਸਾਰਾ ਪੰਜਾਬ ਕਹਿੰਦਾ ਹੈ ਕਿ ਬਹੁਤ ਵਧੀਆ ਹੁੰਦੀ ਹੈ। ਮੈਂ ਤੇ ਇੱਕ ਪੰਖੁੜੀ ਵੀ, ਪੰਖੁੜੀ ਲਿਖੀ ਐ ਜੀ ਮੈਂ ਇੱਕ

ਦਾਲ-ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।

ਜੀ ਮੈਂ ਗੱਲ ਕਰਾਂ, ਰਾਤ ਦੇ ਦ੍ਰਿਸ਼ ਦੀ ਗੱਲ ਕੀ ਜਿਹੜੀ ਆਤਿਸ਼ਬਾਜੀ ਐ ਆਤਿਸ਼ਬਾਜੀ ਨਾ ਜਿਹੜਾ ਆਸਮਾਨ ਐ ਟਿਮਟਿਮਾ ਰਿਹਾ ਹੁੰਦੈ ਆਸਮਾਨ ਵਿੱਚ ਸਿਤਾਰੇ ਹੀ ਸਿਤਾਰੇ ਹੁੰਦੇ ਐ ਇੰਝ ਪ੍ਰਤੀਤ ਹੁੰਦੈ। ਜਦੋਂ ਅਹ ਨੀ ਪਾ ਅਹ ਹਰ ਪਾਸੇ ਪਟਾਕਿਆਂ ਦੀ ਠਾਹ-ਠਾਹ। ਹਾਂਜੀ ਐ ਤਾ ਗੱਲ ਹੈ ਈ ਐ ਪਰ ਆ ਪਟਾਕੇ ਚਲਾਣੇ ਇੰਨੇ ਵਧੀਆ ਨੀਂ ਹੁੰਦੇ ਜੀ ਇੰਨਾਂ ਪਟਾਕੇ ਚਲਾਣ ਨਾਲ ਬਹੁਤ ਪ੍ਰਦੂਸ਼ਣ ਹੁੰਦੈ ਤਾਂ ਗੱਲ ਐ ਪਰ ਚਲੋ ਇੱਕ ਬੱਚਿਆਂ ਨੇ ਵੀ ਪਟਾਕੇ ਨਾ ਚਲਾਣ ਤੇ ਉਨ੍ਹੀ ਦੇਰ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕੇ ਦੀਵਾਲੀ ਐ ਨਹੀਂ ਜੀ ਇਹ ਪਟਾਕੇ ਚਲਾਣ ਨਾਲ ਨਾ ਹਵਾ ਪ੍ਰਦੂਸ਼ਿਤ ਹੁੰਦੈ ਜੋ ਸਾਡੇ ਅਹ ਅਮ ਵਾਤਾਵਰਨ ਵਾਸਤੇ ਬਿਲ ਅਹ ਬਿਲਕੁਲ ਸਹੀ ਨੀ ਹੈਗਾ ਜੀ ਇਸ ਨਾਲ ਜਿਹੜੇ ਪਸ਼ੂ ਪਕਸ਼ੀ ਨੇ ਉਹ ਮਰਦੇ ਨੇ ਜਿਹੜੇ ਜਾਨਵਰ ਨੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਐ ਇੱਥੋਂ ਤੱਕ ਕਿ ਇਨਸਾਨਾਂ ਨੂੰ ਵੀ ਤਕਲੀਫ ਹੁੰਦੀ ਐ

ਆਉਂਦਾ ਐ ਪਟਾਕੇ ਚਲਾਣ ਨਾਲ ਇਹਦੇ ਨਾਲ ਹਵਾ ਜਿਹੜਾ ਹਵਾ ਪ੍ਰਦੂਸ਼ਣ ਹੁੰਦੈ ਉਹ ਸਾਹ ਜਦੋਂ ਅਸੀਂ ਖਿੱਚਦੇ ਐਂ ਤੇ ਸਾਨੂੰ ਵੀ ਬੜੀਆਂ ਬਿਮਾਰੀਆਂ ਹੁੰਦੀਆਂ ਤੁਸੀਂ ਇੱਕ ਬਿਮਾਰੀ ਸੁਣੀ ਹੈਗੀ ਐ ਅਸਥਮਾ। ਉਹੀ ਗੱਲ ਹੁੰਦੀ ਐ ਜਿਹੜਾ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੈ ਉਹਦੇ ਕਰਕੇ ਇਹ ਨਵੀਂਆ-ਨਵੀਂਆ ਬੀਮਾਰੀਆਂ ਨਿਕਲ ਕੇ ਆ ਰਹੀਆਂ ਹਨ ਅਤੇ ਮਨੁੱਖਤਾ ਦਾ ਹੀ ਨਾਸ਼ ਕਰ ਰਹੀਆਂ ਹਨ ਐ ਇੰਝ ਹੈ ਕਿ ਜਿਵੇਂ ਮਨੁੱਖ ਆਪਣੇ ਕਰਮਾਂ ਦਾ ਹੀ ਸਜ਼ਾ ਭੋਗ ਰਿਹਾ ਹੋਵੇ।

ਦੀਵੇ ਵਗੈਰਾ ਜਗਾਓ, ਮੋਮਬੱਤੀਆਂ ਜਲਾਓ ਹੈਂ ਇੱਕ-ਦੂਜੇ ਦੇ ਘਰ ਮਿਠਾਈਆਂ ਦਿਓ, ਲਓ ਮਿਠਾਈਆਂ, gift ਪਰ ਜਿਹੜੇ ਪਟਾਕੇ ਆ ਉਹ ਸਾਨੂੰ ਬੰਦ ਕਰ ਦੇਣੇ ਚਾਹੀਦੇ ਐ ਕੀ ਖਿਆਲ ਐ ਤੁਹਾਡਾ ਜੀ? ਹਾਂਜੀ-ਹਾਂਜੀ ਬਹੁਤ ਵਧੀਆ ਖਿਆਲ ਐ। ਤੁਹਾਨੂੰ ਪਤਾ ਕੁਝ ਜਿੱਦੀ ਲੋਕ ਐਸੇ ਜਿਹੜਾ ਐਨਾਂ ਵਧੀਆ ਦ ਅਹ ਦਿਨ ਐ ਦੀਵਾਲੀ ਦਾ ਐਨਾਂ ਵਧੀਆ ਤਿਓਹਾਰ ਐ ਦੀਵਾਲੀ ਦਾ ਐਸੇ ਪਾਵਣ ਅਵਸਰ ਦੇ ਦਿਨ ਤੇ ਵੀ ਲੋਕੀ ਜੂਆ ਖੇਡਦੇ ਹਨ ਅਤੇ ਇਸ ਤਿਓਹਾਰ ਨੂੰ ਦੂਸ਼ਿਤ ਕਰਦੇ ਹਨ। ਅੱਛਾ ਹਾਂ ਮੈਂ ਸੁਣਿਆ ਕਿ ਇਸ ਦਿਨ ਕਾਫੀ ਜਣੇ ਜੂਆ ਵੀ ਖੇਲਦੇ ਨੇ।

ਜੂਆ ਇੱਕ ਬਹੁਤ ਹੀ ਮਾੜੀ ਆਦਤ ਹੈ ਲੋਕ ਇਸ ਦਿਨ ਜੂਆ ਖੇਡਦੇ ਹਨ ਅਤੇ ਸ਼ਰਾਬ ਪੀਂਦੇ ਹਨ ਐ ਇੱਕ ਬਹੁਤ ਹੀ ਗੰਦਾ ਕੰਮ ਹੈ ਸਾਨੂੰ ਜੂਆ ਨਹੀਂ ਖੇਡਣਾ ਚਾਹੀਦਾ।

ਤੁਸੀਂ ਵੇਖੋਗੇ ਆਯੋਧਿਆ ਦੇ ਲੋਕ ਹਨ ਉਹ ਕਿੰਨੀ ਵਧੀਆ ਦੀਪਮਾਲਾ ਕਰਦੇ ਹਨ ਜਿਹੜੇ ਸ਼੍ਰੀ ਰਾਮ ਚੰਦਰ ਸੀ ਉਹ ਚੌਦਾ ਸਾਲ ਦਾ ਬਨਵਾਸ ਕੱਟ ਕੇ ਜਦ ਆਯੋਧਿਆ ਵਾਪਿਸ ਆਏ ਸੀ ਤੇ ਲੋਕਾਂ ਨੇ ਉਨ੍ਹਾਂ ਦੇ ਆਣ ਦੀ ਖੁਸ਼ੀ ਵਿੱਚ। ਉਨ੍ਹਾਂ ਦੇ ਆਣ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਦੀਪਮਾਲਾ ਕੀਤੀ ਸੀ ਹਨਾਂ ਉਨ੍ਹਾਂ ਨੇ ਉਸ ਦਿਨ ਪਟਾਕੇ ਥੋੜੀ ਨਾ ਚਲਾਏ ਸੀਗੇ ਉਸ time ਤੇ ਉਨ੍ਹਾਂ ਨੇ ਜੂਆ ਥੋੜੀ ਨਾ ਖੇਡਿਆ ਸੀ ਐਸੇ ਕਰਕੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਜਿੰਨੇ ਘੱਟ ਪਟਾਕੇ ਚਲਾ ਸਕੀਏ ਅਤੇ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖੀਏ ਅਤੇ ਜੂਏ ਤੇ ਸ਼ਰਾਬ ਵਰਗੀ ਕੁ ਅਹ ਕੁਰੀਤੀਆਂ ਵਿੱਚ ਨਾ ਪਈਏ ਆਪਣਾ ਸਮਾਜ ਇੰਨ੍ਹਾ ਕੁ-ਕੁਰੀਤੀਆਂ ਵਿੱਚ ਨਾ ਧਕੇਲੀਏ ਇਹ ਸਾਡੀ ਜਿੰਮੇਵਾਰੀ ਹੈ। ਹਾਂਜੀ ਐ ਤੇ ਸਾਡੀ ਜਿੰਮੇਵਾਰੀ ਹੈ ਨਾਲੇ ਦੇਖੋ ਜੇ ਇਹ ਤੇ ਐਨਾ ਪਵਿੱਤਰ ਤਿਉਹਾਰ ਹੈ, ਹੈਂ ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਹੈਂ ਤੇ ਇਸ ਦਿਨ ਜੂਆ ਵੈਸੇ ਹੀ ਨਹੀਂ ਖੇਲਣਾ ਚਾਹੀਦਾ ਹੈਂ ਕਿੱਦਾਂ ਪੂਜਿਆ ਜਾਂਦਾ ਹੈ ਹੈਂ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਆ। ਭੈਣ ਜੀ ਸਾਡੇ ਘਰ ਵਿੱਚ ਤਾਂ ਜਿਹੜੀ ਲਕਸ਼ਮੀ ਮਾਤਾ ਦੀ ਪੂਜਾ ਸੀ ਉਹ ਵੀ ਅਹ ਸੱਤ ਵਜੇ ਸ਼ੁਰੂ ਹੋ ਗਈ ਸੀ ਅਸੀਂ ਇੱਕ- ਦੋ ਘੰਟੇ ਪੂਜਾ ਕੀਤੀ।

ਹਾਂਜੀ-ਹਾਂਜੀ ਐ ਤੇ ਹੈਗਾ ਬੱਚਿਆਂ ਦਾ ਵੀ ਤੇ ਵੱਡਿਆਂ ਦਾ ਵੀ ਸਾਰਿਆਂ ਦਾ ਇੱਕ ਮਨਪਸੰਦ ਤਿਉਹਾਰ ਹੈ ਵੱਡਾ ਤਿਉਹਾਰ ਐ ਇੱਕ ਦੀਵਾਲੀ। ਠੀਕ ਹੈ ਭੈਣ ਜੀ ਫੇਰ ਗੱਲ ਕਰਦਾ ਤੁਹਾਡੇ ਨਾਲ ਮੈਂ ਕੱਲ੍ਹ। ਚੱਲੋ ਠੀਕ ਐ ਅੱਛਾ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ। ਹਾਂਜੀ-ਹਾਂਜੀ ਧੰਨਵਾਦ ਜੀ ਧੰਨਵਾਦ। ਹਾਂਜੀ। ਹਾਂਜੀ

ਵਧੀਆ। ਤੁਸੀ ਸੁਣਾਓ ਕੀ ਹਾਲ ਆ ਤੁਹਾਡਾ?

ਪੋਣੇ ਕਾ ਸੱਤ ਜਾਊ। ਨਹੀਂ ਸਾਢੇ ਸੱਤ ਚਲਜਿਓ। ਨਾ ਲੈੱਟ ਬੜੀ ਹੋ ਜਾਣਾ ਮੁੜਕੇ ਅੰਦਰ ਤੂੜੀ ਤਾਰੀ ਕੱਢਣੀ ਪੈਣੀ ਅਜੇ ਪੱਠੇ ਵੀ ਪਾਉਣੇ ਪੈਣੇ ਤੂੜੀ ਕੱਡ ਕੇ। ਠੀਕ ਆ ਤੂੰ ਸੁਣਾ ਪੱਠੇ ਕੁਤਰਨੇ ਵੀ ਆ? ਨਹੀਂ ਕੁਤਰੇ ਈਆ ਬਸ ਪਾਉਣੇ ਈ ਆ। ਪਾਉਣੇ ਈਆ ਬਸ ਬਾਹਰ ਡੰਗਰ ਵੀ ਨਾਲੇ ਬੰਨ ਆਉਣੇ ਬਾਹਰ ਚਲ

ਪੰਦਰਾਂ ਵੀਹ ਮਿੰਟ ਲੱਗ ਈ ਜਾਣੇ ਵੀਹ ਮਿੰਟ ਅੱਧਾ ਘੰਟਾ। ਆ ਹਾਡੀ ਚੌਥੀ ਗੱਲ ਹੋਣ ਦੀ ਨਾ?

ਹੋਰ ਭੈਣ ਸਪਨਾ? ਹਾਂਜੀ ਦੀਦੀ ਵਧੀਆ। ਤੁਸੀ ਦਸੋ ਆਪਣਾ?

ਹਾਂਜੀ ਹਾਂਜੀ ਵਧੀਆ ਵਧੀਆ। ਤੁਹੀ ਵਿਚ ਬੋਲਣ ਡੇ ਨਹੀਂ ਨਾ ਨਹੀਂ ਨਹੀਂ ਮੈ ਤੁਹਾਡੀਆਂ ਗੱਲਾਂ ਸੁਨਣ ਦੀ ਹੀ

ਹੋਰ ਤੁਸੀ ਦਸੋ ਆਪਦਾ ਸਿਹਤ ਦੀ ਸੁਣਾਓ ਸਿਹਤ ਠੀਕ ਆ।

ਲਿਆਂਤੀ ਮੁੜਕੇ ਦਵਾਈ?

ਮੈ ਕਿਹਾ ਹਾਡੇ ਇੱਥੋਂ ਮਿਲਜੇਗੀ ਪੀ ਵੇਖਲੀ ਪਲਾ ਇੱਥੋਂ ਲਾਗੋ ਮੰਗਾ ਕੇ ਧਾਰੀਵਾਲੋ ਪਰਸੋ ਉੱਥੋਂ ਸਾਲਟ ਹੋਰ ਮਿਲੇ ਆ। ਠੀਕ ਆ ਮਤਲਬ ਉਹ ਪੂਰੀ ਉਹ ਕਿੱਟ ਵਾ ਕਿੱਟ ਕਿੱਟ ਦੀ ਤਰਾਂ ਵਾ ਜਿਦਾ ਪਾਊਡਰ ਹੋਗਿਆ ਨਾਲ ਈ ਸਾਬਣ, ਤੇਲ। ਨਹੀਂ ਨਹੀਂ ਨਹੀਂ ਟਿਊਬਾ ਵਾ ਦੋ। ਵੱਖਰੀਆਂ ਵੱਖਰੀਆਂ ਟਿਊਬਾ ਨੇ ਤੇ ਵੱਖਰੀਆਂ ਵੱਖਰੀਆਂ ਦਵਾਈਆਂ ਨੇ।

ਆਹੋ ਹਾਂ ਇੱਕ ਦੋ ਟਾਇਮ ਖਾਣੀ ਇੱਕ ਇੱਕ ਟਾਇਮ ਖਾਣੀ। ਠੀਕ ਆ।

ਹਾਂ ਠੀਕ ਆ ਮੈ ਤੇ ਖਾਣੀ ਉਸਤਰਾ ਅਜੇ ਤਾ ਮੈ ਦਵਾਈ ਮੰਗਾਈ ਤਾ ਹੀ ਮੈ ਕਿਹਾ ਚਲ ਇਹੋ ਖਾ ਲੈਣੀ ਜਿਹੜੀ ਮੰਗਾਈ ਆ ਸਾਲਟ ਵਾ ਫਰਕ ਆ ਥੋੜ੍ਹਾ ਜਿਹਾ ਕੰਪਨੀ ਦਾ ਵੀ ਤੇ। ਫਿਰ ਇੱਕ ਵਾਰੀ ਉੱਥੋਂ ਮੰਗਲਾਗੇ ਤਿੰਨ ਮਹੀਨੇ ਖਾਣੀ ਨਾ ਲਗਾਤਾਰ। ਠੀਕ ਆ ਆਹੋ ਮੈ ਅੱਗੇ ਆਖਣ ਦੀ ਮੈ ਹੁਣ ਤੇ ਜਿਸਤਰਾਂ ਗਰਮੀ ਬੜਾ ਤੰਗ ਕਰਦੇ ਹੁੰਦੇ ਆ ਨਹੀਂ ਠੀਕ ਆ ਹੁਣ ਤੇ ਪਿਛਲੇ ਸਾਲ ਮੇਰਾ ਬੜਾ ਮਾੜਾ ਹਾਲ ਹੋਇਆ ਹੀ

ਓਹੀ ਕੇ ਹੈਨਾ ਵੇਖਲਾ ਜਾ ਤੇ ਹੋਵੇ ਨਾ ਪੀ ਪਹਿਲਾ ਜਿਸਤਰਾਂ ਕਹਿੰਦੇ ਹੀ ਪੀ ਸਫਾਈ ਤੇ ਚਲੋ ਹੁਣ ਤੇ ਹੁਣ ਤਾ ਰੱਬ ਦੀ ਕਿਰਪਾ ਨਾ ਸਫਾਈ ਵੀ ਬੱਚਿਆਂ ਦੀ ਬਥੇਰੀ ਆ। ਗੋਹਾ ਪਥਨ ਗਈ ਹਾਂ ਕਹਿੰਦੀ ਸ਼ਾਇਦ ਕਈ ਵਾਰੀ ਮਨ ਮੁੰਨ ਵੀ ਸੰਗਾ ਜਾਂਦਾ ਵਾ ਨਾ ਮੰਨ ਸੰਗਾ ਜੇ ਤੇ ਚਲ ਹੈਨਾ। ਹਾਂਜੀ ਇਹ ਵੀ ਹੈ। ਇਹਦਾ ਈ ਬਾਹ ਤੇ ਦਾਣਾ ਜਿਹਾ ਹੋਇਆ ਖਾਰਿਸ਼ ਬੜੀ ਹੋਣ ਦੀ ਉੱਥੇ ਤੇ ਮੈ ਭੈਣ ਸੁਖੋ ਦੇ ਬੂਹੇ ਗਾੜੀ ਬੂਟੇ ਨਹੀਂ ਨਿੱਕੇ ਨਿੱਕੇ।

ਹੋ ਹਾਏ।

ਇਹ ਤੇ ਗੱਲ ਹੈ। ਮੈਨੂੰ ਤੇ ਆਪ ਮੈ ਅੱਗੇ ਆਖਣ ਦੀ ਹਾਂ ਮੈ ਕਿਹਾ ਹੈਨਾ ਪਤਾ ਨਹੀਂ ਇਹ ਔਂਤਰੀਆ ਕਿਥੋਂ ਆ ਜਾਂਦੀਆਂ। ਹੈ ਵੀ ਹੈਨਾ ਬੜੇ ਲੋਕਾ ਦੇ

ਮੇਰੇ ਆਪ ਮੁੰਡਾ ਮੈ ਕੁੜੇ ਸਗੋਂ ਝੋਨਾ ਲਾਉਣ ਲੱਗੀ ਹਾ ਪੀ ਚਲ ਕਿਦਾ ਨਾ ਲੈਂਦੇ ਈਓ ਉਹਨਾਂ ਦੇ ਪੈਸੇ ਦੇਣੇ ਆ ਤੇ ਚਲ ਉਹਨਾਂ ਦੇ ਪੈਸੇ ਦੇਦਾਗੇ ਕਰਕੇ ਲਾ ਕੇ ਦੋ ਕਾ ਥੋੜੇ ਕਾ ਦਿਨ। ਤੇ ਉਹ ਭੈਣਾਂ ਮੁੰਡਾ ਮੇਰਾ ਕਲ ਪੀੜ ਤੇ ਉਹ ਅੱਗੇ ਵੀ ਦੋ ਤਿੰਨ ਦਿਨ ਅੱਗੇ ਕਹਿੰਦਾ ਰਹਿਆ ਪੀ ਮੰਮਾ ਮੇਰੇ ਪੀੜ ਹੁੰਦੀ ਆ।

ਕਿਹੜੇ ਮੁੰਡੇ ਦੇ? ਓਹਦੇ ਅਜੈ ਦੇ ਚਾਂਦੀ ਜਿਨੂੰ ਕਹਿੰਦੇ ਆ ਹੋ ਹਾਏ ਹੁਣ ਲਿਆਂਦੀ ਦਵਾਈ

ਬੜਾ ਜਿਆਦਾ ਉਹ ਹੋਗਿਆ ਉਹ ਦੀਆ ਹੱਡੀਆਂ ਸਾਰੀਆਂ ਲੱਭਣ ਦੇ ਪੀਆ ਫਿਰ ਮੈ ਅੱਜ ਦੁਪਹਿਰੇ ਖੜਿਆ ਹੀ ਓਹਨੂੰ ਡਾਕਟਰ ਕੋ।

ਤੇ ਉਹ ਕਹਿੰਦਾ ਕੀ ਇਹਨੂੰ ਨਾ ਬੱਚਿਆਂ ਵਾਲੇ ਡਾਕਟਰ ਵਾ ਗੁਰਦਾਸਪੁਰ ਤੇ ਉਹ ਦੇ ਕੋਲੋਂ ਦਿਖਾਲੋ ਤੇ ਨਾਲੇ ਇਹਦੀ ਕਰਵਾਓ। ਹੋ ਫਿਰ ਇਹ ਕੀ ਗੱਲ ਵਾ ਇਹਨੂੰ ਹੈਨਾ ਜਿਹੜਾ ਵਿਚਾਰਾ। ਮੈ ਅੱਗੇ ਆਖਣ ਦੀ ਹੀ ਪੀ ਮੈ ਸੋਚਣੀ ਕੁਝ ਆ ਵਾ ਤੇ ਮੇਰੇ ਨਾ ਹੁੰਦਾ ਕੁਝ ਆ ਹੋਰ ਕੁਝ ਹੋ ਜਾਂਦਾ ਹੰਦਾ ਕੁਛ ਆ। ਹੋਰ ਆ ਬੜੇ ਹੋਰ ਮੈ ਤੇ ਅੱਗੇ ਕਹਿ ਦਿਨੀ ਪੀ ਚਲ ਜਿਹਦੇ ਜਿਹਦੇ ਚਲ ਦੇਣੇ ਚਲ ਹੈਨਾ ਬੰਦਾ ਦੇ ਲੈਂਦਾ ਵਾ ਤੇ ਤੇ ਮੇਰੇ ਹੋਰ ਈ ਨਹੀਂ ਭੈਣਾਂ ਕੰਮ ਹੋਰ ਈ ਨਹੀਂ ਮੁਕਦੇ ਜਿਹੜੇ ਡਾਕਟਰਾਂ ਨੂੰ ਦੇਣੇ ਪੈਸੇ ਇਹ ਬਾਰੇ ਔਖੇ ਈ ਏ ਇਹ ਨਹੀਂ ਓ ਸਿਆਪਾ ਕਿਹੇ ਬੰਨੇ ਲਗਨ ਦਿੰਦਾ। ਹੋਰ ਮੈ ਹੁਣ ਉਹਦੇ ਕਿਨ੍ਹੇ ਤਰਲੇ ਮਾਰੇ ਭਾਜੀ ਵਿਜੈ ਦੇ ਮੈ ਕਿਹਾ ਪੀ ਚਲ ਜਿਨ੍ਹਾਂ ਜਿਨ੍ਹਾਂ ਦੇ ਲਾਏ ਨੇ ਉਹਨਾਂ ਉਹਨਾਂ ਕੋਲੋਂ ਭਰਾ ਮੈਨੂੰ ਪੈਸੇ ਲੈ ਕੇ ਦੇ ਮੈ ਆਪਣਾ ਮੁੰਡਾ ਸਵੇਰੇ ਲੈ ਕੇ ਜਾਵਾ ਗੀ ਫਿਰ।

ਇਹਦਾ ਥੋੜ੍ਹਾ ਨੁਕਸ ਹੋਵੇਗਾ ਫੜ ਲੈਣਗੇ ਮੁੜਕੇ ਜਿਆਦਾ ਹੋਇਆ ਤੇ ਫਿਰ ਮੈ ਕਿਥੋਂ ਹੈਨਾ ਪੈਸੇ ਇਹਨੇ ਲਾ ਨਹੀਂ ਨਹੀਂ ਬੱਚਾ ਵਾ ਨਾਲੇ ਹੈਨਾ ਛੋਟਾ ਐਵੇ ਵਿਚਾਰਾ। ਹਮ ਉਹ ਵਿਚਾਰਾ ਹੋ ਈ ਹੋਰ ਤਰਾਂ ਦਾ ਗਿਆ ਵਾ ਤੇ ਬਹੁਤਾ ਜਿਆਦਾ ਈ ਹੋਰ ਤਰਾਂ ਦਾ

ਹਮ ਨਹੀਂ ਉਹ ਭੀੜ ਦੇ ਕਰਕੇ ਨਾ ਸੁੱਕਦਾ ਈ ਜਾਂਦਾ ਤੇ ਕਾਲਾ ਹੁੰਦਾ ਜਾਂਦਾ। ਆਹੋ ਮੈ ਵੀ ਇੱਕ ਦਿਨ ਦੁਕਾਨ ਤੇ ਆਏ ਤੇ ਮੈ ਵੇਖਣ ਦੀ ਮੈ ਕਿਹਾ ਇਹ ਮੁੰਡਾ ਓਦੋ ਵਾਵਾ ਮੋਟਾ ਮੋਟਾ ਜਾ ਹੁੰਦਾ ਹੀ ਤੇ ਸੋਹਣਾ ਹੁੰਦਾ ਹੀ ਤੇ ਹੁਣ ਸੁੱਕ ਈ ਜਾਂ ਦਿਆ।

ਵੱਡੇ ਨਾਲੋਂ ਤੇ ਨਿੱਕੇ ਮੁੰਡੇ ਨਾਲੋਂ ਇਹ ਜਿਆਦਾ ਸੋਹਣਾ ਲਗਦਾ ਰਿਹਾ ਹੈਨਾ। ਆਹੋ ਹੈ ਸਲੇਰਾ ਹੀ ਪਰ ਸੋਹਣਾ ਜਿਆਦਾ ਇਹੋ ਲਗਦਾ ਰਿਹਾ। ਆਹੋ ਦੁਆ ਪ੍ਰਾਥਨਾ ਵੀ ਕਰਾਓ ਤੇ ਹੈਨਾ ਇਹਨੂੰ ਦਿਖਾਓ ਵੀ ਡਾਕਟਰ ਵੀ ਚਲ ਹੈਨਾ ਰੱਬ ਦੇ ਹੋਰ ਮੈ ਆਖਣ ਦੀ ਮੈ ਕਿਹਾ ਹੁਣ ਮੈ ਸਵੇਰੇ ਇਹਨੂੰ ਲੈ ਕੇ ਜਾਊਗੀ ਮੈ ਆ ਬੱਬੂ ਨੂੰ ਆਖਣ ਦੀ ਮੈ ਕਿਹਾ ਵੇ ਮੇਰਾ ਪੁੱਤ ਬਣਕੇ ਮੈਨੂੰ ਨਾ ਥੋੜੇ ਕਾ ਪੈਸੇ ਦੇ ਦੇਂਦੀ। ਮੈ ਆਪਣੇ ਮੁੰਡੇ ਨੂੰ ਲੈ ਕੇ ਜਾਣਾ ਤੇ ਆਂਦਾ ਚਲ ਚਾਚੀ ਕੋਈ ਗੱਲ ਨਹੀਂ ਲੈ ਲੀ ਤੇ ਮੈ ਕਿਹਾ ਤੈਨੂੰ ਮੈ ਦੇਦਾਗੀ। ਆਹੋ ਕੋਈ ਗੱਲ ਨਹੀਂ ਵਿਖਾ ਲਿਆ ਭੈਣੇ ਤੂੰ

ਆ ਇੱਥੇ ਨਾ ਉਹਨੇ ਐਡਰੈੱਸ ਲਿਖ ਕੇ ਦਿੱਤਾ ਵਾ ਗੁਰਦਾਸਪੁਰ ਹਸਪਤਾਲ ਵਾ ਬੱਚਿਆਂ ਵਾਲਾ ਠੀਕ ਆ ਠੀਕ ਆ ਅੱਛਾ ਡਾਕਟਰ ਹਾਂਜੀ ਡਾਕਟਰ ਨੂੰ ਦਿਖਾਲਣਾ ਵਾ ਦਿਖਾਲ ਕੇ ਤੇ ਫਿਰ ਆਂਦਾ ਓਹਦੇ ਕੋਲ ਈ ਮਤਲਬ ਉਹਦਾ ਹਸਪਤਾਲ ਬੜਾ ਵੱਡਾ ਆ ਉਹਨੇ ਆਪੇ ਆਂਦਾ ਇਹਦੇ ਟੈਸਟ ਵੀ ਕਰ ਲੈਣੇ ਆ।

ਹਮ ਸਾਰਾ ਕੁਛ ਆਂਦਾ ਓਹਨੇ ਫਿਰ ਕਰਕੇ ਤੇ ਤੁਹਾਨੂੰ ਦਸ ਦੇਗਾ।

ਮੈ ਕਿਹਾ ਚਲ ਜਿਨ੍ਹਾਂ ਤਕ ਇਹ ਦੀਆ ਛੁੱਟੀਆਂ ਵਾ ਵਿਚਾਰੇ ਦਾ ਇਲਾਜ ਕਰਵਾ ਦਿਨੀ ਵਿਖਾਲ ਲੈਣੀ ਦਵਾਈ ਖਵਾਲ ਲੈਣੀ ਆ।

ਮੁੜਕੇ ਉੱਥੇ ਨਾਨਕੇ ਚਲਜੇਗਾ ਤੇ ਫਿਰ ਇਹ ਨੇ ਉੱਥੇ ਰੋਂਦਾ ਬੜਾ ਵਾ ਅੱਗੇ ਈ।

ਹਾਂਜੀ ਹੁਣ ਮੈ ਸਵੇਰੇ ਖੜਾਗੀ ਵਿਚਾਰੇ ਨੂੰ। ਹੋਰ?

ਹਾਡੀਆ ਵੱਜਣ ਦੀਆ ਵਾ? ਆਹੋ ਅਜੇ ਨਹੀਂ ਵੱਜੀ। ਅਜੇ ਓਦੋ ਦੀ ਵੱਜੀ ਨਹੀਂ ਆ।

ਦੀਦੀ ਨੂੰ ਫਿਕਰ ਪੈਗਿਆ। ਆਹੋ ਡਰ ਵੀ ਬੜਾ ਆਉਂਦਾ ਹੈਨਾ ਇਹੋ ਜਿਹੀਆਂ ਚੀਜ਼ਾਂ ਤੋਂ।

ਆ ਜਿਹੜੀ ਗੈਸ ਤੇ ਰੱਖ ਲੈਣੇ ਨਾ ਆਪਾ ਵਿਚ ਆਹ ਕੀਦਾ ਨਾ ਲੈਂਦੇ ਈ ਓ ਅੜੀਏ ਕੂਕਰ ਇਹ ਤੋਂ ਬਹੁਤਾ ਲੱਗਦਾ। ਚਲੋ ਠੀਕ ਆ ਸਪਨਾ ਫਿਰ ਬਾਅਦ ਚ ਕਰਦੀ ਮੈ ਗੱਲ ਚੰਗਾ ਦੀਦੀ